ਪਰ ਸਮਾਜਿਕ ਵਿਗਿਆਨ ਇਹ ਦੱਸਦਾ ਹੈ ਕਿ ਵਿਅਕਤੀ ਕਿਉਂ ਅਤੇ ਕਿਵੇਂ ਰਾਜਨੀਤਿਕ ਪ੍ਰਾਣੀ ਬਣਿਆ। ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਰਾਜਨੀਤਿਕ ਵਿਗਿਆਨੀ ਹੈ, ਵਿਅਕਤੀ ਹੈ। ਸਰਕਾਰ ਅਤੇ ਰਾਜ ਅਤੇ ਸਰਕਾਰ ਪ੍ਰਮੁੱਖ ਰਾਜਨੀਤਿਕ ਸੰਸਥਾਵਾਂ ਹਨ ਜਿਹੜੀਆਂ ਸਮਾਜਿਕ ਵਿਸ਼ੇਸ਼ਤਾਵਾਂ ਨੂੰ ਬਣਾਏ ਰੱਖਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਪਰ ਸਮਜ ਸਾਸ਼ਤਰ ਵਿੱਚ ਇਨ੍ਹਾਂ ਸੰਸਥਾਵਾਂ ਦਾ ਅਧਿਐਨ ਸਮਾਜਿਕ ਦ੍ਰਿਸ਼ਟੀਕੋਣ ਨਾਲ ਕੀਤਾ ਜਾਂਦਾ ਹੈ। ਪਰ ਇੱਕ ਸਮਾਜ ਦੇ ਉਪਦੇਸ਼ ਸਮਾਜਿਕ ਹੁੰਦੇ ਹਨ। ਰਾਜਨੀਤਿਕ ਵਿਗਿਆਨ ਇਸ ਸਾਰੇ ਨੂੰ ਉਪਯੋਗ ਕਰਕੇ ਮਨੁੱਖ ਨੂੰ ਇਨ੍ਹਾਂ ਸਮਾਜਿਕ ਉਦੇਸ਼ਾਂ ਦੀ ਪ੍ਰਾਪਤੀ ਲਈ ਉਤਸ਼ਾਹਿਤ ਕਰਦਾ ਹੈ। ਸਤਿ ਸ੍ਰੀ ਅਕਾਲ ਜੀ। Sir ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਕੋਟਕਪੁਰਾ ਤੋਂ ਬੋਲਦਾ ਜੀ ਜ਼ਿਲ੍ਹਾ ਮੋਗਾ ਤੇ ਡਾਕਖਾਨਾ ਹੈਗਾ ਮੇਰਾ ਜੀ ਬਾਘਾ ਪੁਰਾਣਾ ਮੈਂ ਜੀ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 ਓਦੂ ਬਾਅਦ ਦੇ ਵਿੱਚ ਮੈਂ ਪੜ੍ਹਦਾ ਪੜ੍ਹਦਾ ਚੱਲ ਮੇਰਾ ਉੱਥੇ ਹੌਲੀ ਹੌਲੀ ਪਹਿਲਾਂ ਮਨ ਨਈਂ ਲੱਗਦਾ ਸੀਗਾ, ਮੈਂ ਦ~ ਦਸ ਦਸ ਦਿਨ ਜਾਂਦਾ ਨਈਂ ਸੀਗਾ ਓਦੂ ਬਾਅਦ ਦੇ ਵਿੱਚ ਫਿਰ ਹੌਲੀ ਹੌਲੀ ਮੇਰਾ ਪੜ੍ਹਾਈ 'ਚ ਮਨ ਲੱਗਣ ਲੱਗ ਗਿਆ। ਮੈਂ ਚਲੋਂ ਓਦੂ ਬਾਅਦ ਦੇ ਵਿੱਚ ਜਦੋਂ ਹੌਲੀ ਹੌਲੀ ਮੈਨੂੰ ਤੇ ਮੈਨੂੰ ਤਾਂ ਵੈਸੇ ਕੋਈ ਯਾਦ ਨਈਂ ਸੀ, ਮੈਨੂੰ ਸਾਡੇ ਘਰਦੇ ਦੱਸਦੇ ਹੁੰਦੇ ਆ ਮੰਮੀ ਡੈਡੀ। ਵੀ ਆਂਏ ਕਰਕੇ ਆਹ ਗੱਲ ਹੋ ਗਈ ਵੀ ਆਂਏ ਕਰਦਾ ਹੁੰਦਾ ਸੀ ਵੀ ਜਦੋਂ ਹੁਣ ਕੋਈ ਗੱਲਾਂ ਚੱਲਦੀਆਂ ਜੀ ਓਦੋਂ ਦੱਸਦੇ ਹੁੰਦੇ ਘਰਦੇ ਵੀ ਤੂੰ ਆਂਏ ਕਰਦਾ ਹੁੰਦਾ ਸੀ, ਜਿਵੇਂ ਮੈਂ ਆਵਦੇ ਜਵਾਕਾਂ ਨੂੰ ਕਹਿਨਾ ਹੁਨਾ ਵੀ ਤੁਸੀਂ ਆਂਏ ਕਰਦੇ ਆਂਏ ਕਰਦੇ ਆਂ ਓਦੋਂ ਮੈਂਨੂੰ ਘਰਦੇ ਕਹਿ ਦਿੰਦੇ ਤੂੰ ਵੀ ਆਂਏ ਕਰਦਾ ਹੁੰਦਾ ਸੀ। ਚੱਲ ਓਦੂ ਬਾਅਦ ਚ ਹੌਲੀ ਹੌਲੀ ਚੱਲ ਜੀ ਮੈਂ ਛੇਵੀਂ ਜਮਾ~ ਛੇ ਕਲਾਸਾਂ ਕੀਤੀਆਂ l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 ਖਰਾਦ ਦਾ ਕੰਮ ਸਿੱਖਣ ਲੱਗ ਗਿਆ ਜੀ ਹੌਲੀ ਹੌਲੀ ਚੱਲ ਮੈਂ ਛੋਟਾ ਜਵਾਕ ਸੀਗਾ ਜੀ, ਹੌਲੀ ਹੌਲੀ ਮੈਂ ਕੰਮ ਸਿੱਖਦੇ ਸਿੱਖਦੇ ਉੱਥੇ ਪੰਜ ਛੇ ਸਾਲ ਲਾਏ ਜੀ ਖਰਾਦ ਦੇ ਕੰਮ ਤੇ ਓਦੂ ਬਾਅਦ ਦੇ ਵਿੱਚ ਮੈਂ ਚੱਲ ਪੰਜ ਛੇ ਸਾਲ ਲਾ ਕੇ ਕੰਮ ਸਿੱਖ ਗਿਆ ਓਦੂ ਬਾਅਦ ਦੇ ਵਿੱਚ ਮੈਂ ਜਾ ਕੇ ਆਵਦੇ ਪਿੰਡ ਦੁਕਾਨ ਪਾਈ ਜੀ ਵੈਲਡਿੰਗ ਦੀ ਦਕਾਨ ਪਾ ਲਈ ਤੇ ਚੱਲ ਉੱਥੇ ਦੋ ਤਿੰਨ ਮਹੀਨੇ ਕੰਮ ਨਹੀਂ ਚੱਲਿਆ ਤੇ ਘਰਦੇ ਮੈਨੂੰ ਕਹਿਣ ਲੱਗ ਗਏ ਵੀ ਕੋਈ ਨਈਂ ਹੌਲੀ ਹੌਲੀ ਕੰਮ ਚੱਲਦਾ ਹੁੰਦਾ ਤੈਨੂੰ ਖਰਚੇ ਰਹਿਣ ਦਿੰਦੇ, ਚੱਲ ਓਦੂ ਬਾਅਦ ਚ ਮੈਂ ਹੌਲੀ ਹੌਲੀ ਚੱਲ

ਜਾਣੀ ਕਿ ਜਾਂਦਾ ਰਿਹਾ ਦੁਕਾਨ ਤੇ ਬਹਿ ਕੇ ਬਹਿ ਕੇ ਚੱਲ ਸ਼ਾਮ ਨੂੰ ਆਂਈ ਮੁੜ ਆਉਂਦਾ ਸੀ ਹੌਲੀ ਹੌਲੀ ਚੱਲ ਓਦੂ ਬਾਅਦ ਚ ਮੈਨੂੰਚੱਲ ਓਦ ਤਿੰਨਾਂ ਮਹੀਨਿਆਂ ਬਾਅਦ ਓਦੂ ਬਾਅਦ ਚ ਦੋ ਕੰਮ ਆਏ ਮੈਨੂੰ ਚੱਲ ਵਧੀਆ ਜਾਣੀ ਕਿ ਵੀ ਪੰਦਰਾਂ ਪੰਦਰਾਂ ਸੌ ਰੁਪਈਏ ਦਾ ਕੰਮ ਕੀਤਾ ਓਦੂ ਬਾਅਦ ਚ ਉਨਾਂ ਨੇ ਗਾਂਹ ਹੋਰ ਜ~ ਜਾ ਕੇ ਦੱਸਿਆ ਕਿਸੇ ਨੂੰ ਵੀ ਉਹ ਕੰਮ ਵਧੀਆ ਕਰਦਾ ਹੈ, ਓਦੂ ਬਾਅਦ ਦੇ ਵਿੱਚ ਉਹਨਾਂ ਨੇ ਤਿੰਨ ਚਾਰ ਗਾਹਕ ਹੋਰ ਭੇਜਤੇ ਚੱਲ ਆਂਏ ਕਰਦੇ ਕਰਦੇ ਹੌਲੀ ਹੌਲੀ ਮੇਰਾ ਕੰਮ ਰਿੜ ਪਿਆ ਚੱਲ ਮੈਂ ਕੰਮ ਕਰਦੇ ਕਰਦੇ ਨੇ ਜਿਵੇਂ ਉਨਾਂ ਨੇ ਕੰਮ ਕੀਤਾ, ਗਰਿੱਲਾਂ ਦਾ ਕੰਮ ਕੀਤਾ ਹੋਰ ਕਈਆਂ ਦਾ ਫਿਰ ਫਿਰ ਉਹ ਮੈਨੂੰ ਦੱਸਣ ਲੱਗ ਗਏ ਕਹਿੰਦੇ ਵੀ ਤੂੰ ਆਂਏ ਕਰ ਕੰਮ ਤੇਰਾ ਵਧੀਆ ਆ ਵੀ ਤੂੰ ਇੱਕ ਰੇੜੀ ਜਿਹੀ ਬਣਾ ਲਾ ਵੈਲਡਿੰਗ set ਚੱਕ ਕੇ ਵੀ ਇੱਥੇ ਕਿਸੇ ਦੇ ਛੋਟਾ ਮੋਟਾ ਵਿਹਲਿਆਂ ਨਾਲੋਂ ਵੀ ਛੋਟਾ ਮੋਟਾ ਕੰਮ ਜਿਹੜਾ ਤੇਰਾ ਓਥੇ ਘਰਾਂ 'ਚ ਜਿਵੇਂ ਕਿਸੇ ਦਾ gate ਕਰਨਾ ਕਿਸੇ ਦੀ weld ਕਰਨੀ ਕਿਸੇ ਦਾ gate weld ਕਰਨਾ ਕਿਸੇ ਦਾ ਕੁਛ weld ਕਰਨਾ ਵੀ ਆਂਏ ਕਰਕੇ ਚੱਲ ਹੌਲੀ ਤੇਰਾ ਕੰਮ ਰਿੜ ਪਊਗਾ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਮੇਰੇ ਕੋਲੇ ਹਜੇ ਇੰਨੇ ਪੈਸੇ ਹੈਨੀਗੇ।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 ਹਜੇ ਹੈਨੀ, ਹੱਥ ਨਈਂ ਅੜਦਾ, ਪੈਸੇ ਹੈਨੀ ਤਾਂ ਚੱਲ ਵੀ ਚੱਲ ਮੈਂ ਤੈਨੂੰ ਪੈਸੇ ਦੇ ਦਿਨਾ ਉਧਾਰੇ ਤੂੰ ਬਣਾਲਾ ਤੇ ਮੈਂ ਕਿਹਾ ਜੀ ਆਏਂ ਕਰ ਵੀ ਤੂੰ ਵੀ ਮੈਂ ਘਰੇ ਗੱਲ ਕਰੂੰਗਾਂ ਵੀ ਐਂ ਕਰਕੇ ਐਂ ਕਹਿੰਦੇ ਸੀ ਮੈਂ ਉਹ ਬਣਾਲਾ ਤੇ ਚੱਲ ਮੈਂ ਘਰੇ ਗੱਲ ਕੀਤੀ ਆਂਏ ਕਰਕੇ ਉਹ ਕਹਿੰਦੇ ਵੀ ਤੈਨੂੰ ਅਸੀਂ ਪੰਜ ਹਜਾਰ ਰੁਪਈਆ ਦੇ ਦਿਨੇ ਆ ਤੂੰ ਵੈਲਡਿੰਗ set ਬਣਾਲਾ ਵੀ ਆਹਾ ਰੇੜੀ ਆਲਾ ਬਣਾਉਣਾ ਹੈ। ਤੇ ਚੱਲ ਉਹ ਮੈਨੂੰ ਘਰਦੇ ਕਹਿੰਦੇ ਨਈਂ ਕੋਈ ਨਈਂ ਅਸੀਂ ਪੈਸੇ ਲੈਣੇ ਨੀ ਕਿਸੇ ਤੋਂ, ਉਧਾਰ ਨਹੀਂ ਸਿਰ ਚੜਾਉਣਾ ਗਾ ਵੀ ਤੈਨੂੰ ਅਸੀਂ ਹੌਲੀ ਹੌਲੀ ਆਪੇ ਵੀ ਚੱਲ ਜਦੋਂ ਤੇਰਾ ਕੰਮ ਚੱਲ ਪਿਆ ਇੱਥੇ ਜਿਹੜਾ ਤੇਰਾ ਕੰਮ ਹੋਊਗਾ ਏਹੀ ਕਰੀ ਚੱਲ ਤੈਨੂੰ ਕੋਈ tension ਨਈਂ, ਮੈਂ ਕਿਹਾ ਠੀਕ ਆ ਜੀ, ਚੱਲ ਜਿਹੜਾ ਕੰਮ ਆਇਆ ਸੀ ਮੈਂ ਚਾਰਾਂ ਪੰਜਾਂ ਦਿਨਾਂ ਚ ਉਹ ਵੀ ਕੰਮ ਕਰਤਾ ਓਦੂ ਬਾਅਦ ਦੇ ਵਿੱਚ ਮੈਨੂੰ ਉਹ ਕਹਿੰਦੇ ਵੀ ਚੱਲ ਉਨ~ ਓਦੂ ਬਾਅਦ ਚ ਹੌਲੀ ਹੌਲੀ ਥੌੜਾ ਥੌੜਾ ਕੰਮ ਦੁਕਾਨ ਤੇ ਆਉਣ ਲੱਗ ਗਿਆ ਤੇ ਮੈਂ ਦੁਕਾਨ ਤੇ ਚੱਲ ਵੈਲਡਿੰਗ ਕਰਦਾ ਰਿਹਾ ਤੇ ਇੱਕ ਮੈਨੂੰ gate ਦਾ ਆ ਗਿਆ ਵੀ gate ਬਣਾਉਣਾ ਹੈ, ਮੈਂ ਕਿਹਾ ਜੀ ਚਲੋਂ gate ਬਣਾਇਆ ਤਾਂ ਹੈਨੀ ਸੀ ਪਹਿਲਾਂ ਵੈਸੇ ਹੀ ਮੈਂ ਖਰਾਦ ਦਾ ਕੰਮ ਕਰਦਾ ਸੀ, ਮੈਂ ਕਿਹਾ ਜੀ ਮੈਂ ਬਣਾ ਦਊਂਗਾ ਚੱਲ ਕੋਈ ਨੀਂ ਤੇ ਮੈਂ ਚੱਲ ਉਹ ਮੈਨੂੰ ਕਹਿੰਦੇ ਆਜਾ ਨਾਪ ਲਏ ਆ ਘਰੇ, ਤੇ ਮੈਂ ਉਹਨਾਂ ਦੇ ਘਰੇ ਗਿਆ ਫੀਤਾ ਲੈ ਗਿਆ ਨਾਪ ਲਿਆ ਤੇ ਚੱਲ

ਮੇਰੀ ਦੁਕਾਨ ਦਾ gate ਵੇਖ ਹੀ ਉਹਨਾਂ ਨੇ ਦੱਸਤਾ ਵੀ ਆਹ gate ਇੱਥੇ ਇੱਥੇ ਏਦਾਂ ਆਹਾ ਚੀਜ਼ਾਂ ਲਾਉਣੀਆਂ, ਮੈਂ ਕਿਹਾ ਠੀਕ ਆ ਜੀ ਚੱਲ ਮੈਂ ਉਹ ਪੰਜਾਂ ਦਿਨਾਂ ਚ ਉਹਨਾਂ ਦਾ gate ਤਿਆਰ ਕਰਤਾ ਤੇ ਓਦੂ ਬਾਅਦ ਦੇ ਵਿੱਚ ਚੱਲ ਥੋ~ ਹੌਲੀ ਹੌਲੀ ਮੈਂ ਨਵਾਂ ਸੀਗਾ ਉਨਾਂ ਨੂੰ ਵੀ ਪਤਾ ਸੀਗਾ ਵੀ ਨਵੀਂ ਦੁਕਾਨ ਖੋਲੀ ਹੈ, ਤੇ ਉਹਨਾਂ ਨੇ ਚੱਲ ਮੈਨੂੰ ਕੁਛ ਨੀ ਬੋਲੇ ਉਹਨਾਂ ਨੇ ਪੈਸੇ ਦੇ ਤੇ, ਪੈਸੇ ਦੇ ਕੇ ਓਦੂ ਬਾਅਦ ਚ ਮੈਨੂੰ ਉਹ ਕਹਿੰਦੇ ਵੀ ਚੱਲ ਐਂ ਕਰ gate ਤਾਂ ਤੇਰਾ ਸਹੀ ਬਣਿਆ, ਵੀ ਆਹਾ ਆਹਾ ਚੀਜ਼ਾਂ ਤੈਨੂੰ ਹੋਰ ਲਾਉਣ ਨੂੰ ਕਿਹਾ ਸੀਗਾ, ਮੈਂ ਕਿਹਾ ਜੀ ਕੋਈ ਗੱਲ ਨੀ ਤੁਸੀਂ ਬੈਠ ਜਾਓ ਮੇਰੇ ਕੋਲੇ ਵੀ ਤੁਹਾਨੂੰ ਵੀ ਪਤਾ ਵੀ ਮੈਂ ਨਵਾਂ ਕੰਮ ਕੀਤਾ ਹੈ ਤੇ ਤੁਸੀਂ ਐਂ ਕਰੋ ਵੀ ਮੈਨੂੰ ਕੋਲੇ ਬਹਿ ਕੇ ਦੱਸ ਦਿਉ ਵੀ ਕਿਹੜੀ ਕਿਹੜੀ ਚੀਜ ਲਾਉਣੀ ਆਂ, ਮੈਂ ਉਵੇਂ ਹੀ ਸਾਰਾ ਕੁਛ ਲਾ ਦਉਗਾ ਚੱਲ ਓਦੂ ਬਾਅਦ 'ਚ ਉਹਨਾਂ ਨੇ ਵੀ ਮੇਰੇ ਕੋਲੇ ਬੈਠੇ ਰਹੇ ਤੇ ਉਹਨਾਂ ਨੇ ਐਂ ਕਰਕੇ ਵੀ ਮੈਂ ਉਨਾਂ ਨੇ ਫਿਰ ਜਿਆਦਾ ਹੀ ਲਾਹਾ ਚੱਕਣ ਲੱਗ ਗਏ ਉਹ ਕਹਿੰਦੇ ਵੀ ਤੂੰ ਇੱਥੇ ਆਹਾ ਇੱਥੇ ਆਹਾ ਤੇ ਅੰ~ ਆਹ ਜਿਵੇਂ ਆਪਾਂ ਅੰਦਰਲੇ ਪਾਸੇ ਇੱਕ ਅਰਲ ਲਾਤੀ ਇੱਕ ਬਾਰਲੇ ਪਾਸੇ ਅਰਲ ਲਾਤੀ

ਉਹ ਕਹਿਣ ਲੱਗ ਗਏ ਆਹ ਵੀ ਲਾ ਦੇ ਆਹ ਵੀ ਲਾ ਦੇ, ਚੱਲ ਜਦੋਂ ਪਹਿਲਾਂ gate ਬਣਾਇਆ ਤਾਂ ਮੈਨੂੰ ਥੌੜਾ ਜਿਹਾ ਪੂਰਾ ਪੱਲਾ ਜਿਹਾ ਹੀ ਹੋਇਆ ਕਿ ਵੀ ਬਚਿਆ ਨੀ ਕੁਛ ਤੇ ਚੱਲ ਓਦੂ ਬਾਅਦ ਚ ਉਨਾਂ ਨੇ ਗਾਂਹ ਜਾ ਕੇ ਹੋਰ ਦੱਸਿਆ ਵੀ ਐਂ ਕਰਕੇ ਵੀ ਉਹ gate ਬਣਾਉਂਦਾ ਵੀ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 ਚੱਲ ਉਹਨਾਂ ਦਾ ਵੀ ਮੈਂ ਹੀ ਉਨਾਂ ਨੇ ਨਾਪ ਆਪਣੇ ਆਪ ਈ ਲਿਆਂਦਾ ਸਾਰਾ ਕੁਛ ਉਹਨਾਂ ਨੇ ਦੱਸ ਦਿੱਤਾ ਵੀ ਇੰਨੇ ਇੰਚੀ ਲੰਮਾ ਤੇ ਇੰਨੇ ਇੰਚੀ ਚੌੜਾ ਹੈ ਮੈਂ ਕਿਹਾ ਠੀਕ ਆ ਜੀ ਬਣਾ ਦਊਗਾ, ਕੋਈ ਚੱਕਰ ਨੀ, ਬਣਾਉਣਾ ਕਿਹੋ ਜਿਹਾ ਹੈ,

ਤੇ ਮੈਂ ਕਿਹਾ ਜੀ ਤੁਹਾਨੂੰ ਕਿਹਨੇ ਦੱਸਿਆ ਕਹਿੰਦੇ ਸਾਨੂੰ ਤਾਂ ਉਹਨਾਂ ਨੇ ਹੀ ਦੱਸਿਆ ਵੀ ਐਂ ਕਰਕੇ ਵੀ ਦੁਕਾਨ ਪਾਈ ਹੈ ਆਪਣੇ ਪਿੰਡ ਬਾਅਦ 'ਚ ਚੱਲ ਉਹ ਮੈਨੂੰ ਪੁੱਛਣ ਲੱਗ ਗਏ ਕਿੰਨਾ ਕੁ ਚਿਰ ਹੋ ਗਿਆ, ਮੈਂ ਕਿਹਾ ਜੀ ਸਾਢੇ ਕੁ ਤਿੰਨ ਮਹੀਨੇ ਹੋਏ ਦਕਾਨ ਪਾਈ ਨੂੰ ਚੱਲ ਕਹਿੰਦੇ ਕੋਈ ਗੱਲ ਨੀ ਬੇਟਾ ਵੀ ਆਪਣਾ ਕੰਮ ਚੱਲੀ ਜਾਂਦਾ ਹਜੇ ਕੋਠੀ ਦਾ ਓਦੂ ਬਾਅਦ ਦੇ ਵਿੱਚ ਵੀ ਆਹ ਤਾਂ ਇੱਧਰਲੇ ਘਰੇ ਲਾਉਣਾ ਉਧਰ ਜਦੋਂ ਕੰਮ ਚੱਲਿਆ ਤੇ ਅਸੀਂ ਤੇ ਉਸ time ਜੀ ਉਦੋਂ ਲੋਹੇ ਦਾ gate ਹੀ ਲਾਉਂਦੇ ਹੁੰਦੇ ਸੀ ਤੇ ਉਹ ਕਹਿੰਦੇ ਵੀ ਚੱਲ ਕੋਈ ਗੱਲ ਨੀ ਤੇਰੇ ਤੋਂ ਸਾਰਾ ਕੰਮ ਇੱਥੋਂ ਹੀ ਕਰਾਲਾਗੇਂ ਅਸੀਂ, ਵੀ ਸਾਡੇ ਨਾਲ ਠੇਕਾ ਮਾਰਲਾ ਮੈਂ ਓਹ ਮੈਨੂੰ ਕਹਿੰਦੇ ਵੀ ਸਾਡੇ ਨਾਲ ਚੱਲ ਓਥੇ ਕੋਠੀ ਤੈਨੂੰ ਦਿਖਾ ਲਿਆਉਂਦੇ ਹਾਂ

ਕੇਰਾਂ ਜਾ ਕੇ ਤਾਂ ਦੇਖ ਸਾਡੇ ਨਾਲ ਚੱਲ ਤੇ ਚੱਲ ਮੈਂ, ਮੈਂ ਕਿਹਾ ਜੀ ਅੱਜ ਤਾਂ ਚੱਲ ਮੈਂ ਕੰਮ ਕਰੀ ਜਾਨਾ, ਵੀ ਕੱਲ ਨੂੰ ਤੁਹਾਡੇ gate ਦਾ ਕੰਮ start ਕਰੂੰਗਾ ਵੀ ਤੁਹਾਡਾ gate ਬਣਾ ਲਵਾਂ ਪਹਿਲਾਂ ਮੈਂ ਜੇ ਤੁਹਾਨੂੰ ਚੰਗਾ ਲੱਗਿਆ ਤੇ ਠੀਕ ਆ ਜੀ ਆਪਾਂ ਕਰ ਲਵਾਂਗੇ ਤੇ ਫੇਰ ਮੈਂ ਚੱਲ ਉਹਨਾਂ ਨੇ ਜਦੋਂ ਠੇਕੇ ਦਾ ਨਾਂ ਲਿਆ ਤੇ ਮੈਂ ਜਿੱਥੇ ਮੋਗੇ ਕੰਮ ਸਿੱਖਦਾ ਸੀ ਮੈਂ ਆਪਦੇ ਉਸਤਾਦ ਨੂੰ phone ਕੀਤਾ, ਮੈਂ ਕਿਹਾ ਜੀ ਐਂ ਕਰਕੇ ਆਹ ਗੱਲ ਆ ਤੇ ਵੀ ਉਹ ਕਹਿੰਦੇ ਵੀ ਉਹਨਾਂ ਨੇ ਕੋਠੀ ਪਾਈ ਜਾਂਦੇ side ਤੇ ਉਹਨਾਂ ਨੂੰ ਮੈਂ ਇੱਕ ਜਿਹੜਾ ਹੁਣ ਘਰੇ ਰਹਿੰਦੇ ਉਥੇ gate ਲਾਇਆ ਸੀ ਓਹ ਮੈਨੂੰ ਕਹਿੰਦੇ ਵੀ ਤੂੰ ਆਂਏ ਕਰ ਆਜਾ ਵੀ ਕੋ~ ਕੋਠੀ ਦਾ ਓੁਥੇ ਓਹ ਕਹਿੰਦੇ ਵੀ ਠੇਕਾ ਮਾਰਲਾ ਤੇ ਮੈਂ ਓਹਨੂੰ ਦੱਸਿਆ ਮੈਂ ਕਿਹਾ ਜੀ ਤੁਸੀਂ ਆਓ ਮੈਨੂੰ ਦੱਸ ਕੇ ਜਾਓ ਵੀ ਕਿੰਨਾ ਠੇਕਾ ਲਵਾਂ ਕਿੰਨਾ ਕੀ ਓਹ ਕਹਿੰਦਾ ਮੇਰੇ ਕੋਲ ਹਜੇ ਚਾਰ ਪੰਜ ਦਿਨ ਤਾਂ ਕੰਮ ਹੈ, ਤੇ ਵੀ ਚੱਲ ਮੈਂ ਐਤਵਾਰ ਨੂੰ ਛੁੱਟੀ ਕਰਲੂੰਗਾ, ਐਤਵਾਰ ਨੂੰ ਮੈਂ ਆ ਜਾਊਂਗਾ। ਓਦੂ ਬਾਅਦ ਵਿੱਚ ਮੈਂ ਓਹ ਜਿਹੜੇ gate ਵਾਲੇ ਸੀ ਮੇਰੇ ਕੋਲੇ ਹੀ ਬੈਠੇ ਸੀਗੇ ਜਦੋਂ ਮੈਂ ਆਪਦੇ ਉਸਤਾਦ ਨੂੰ phone ਲਾਇਆ ਤੇ ਉਹ ਉਹਨਾਂ ਦੇ ਸਾਹਮਣੇ ਮੈਂ phone ਲਾ ਲਿਆ। ਉਸਤਾਦ ਨੂੰ ਆਪਦੇ ਨੂੰ ਉਸਤਾਦ ਨੇ ਕਹਿ ਦਿੱਤਾ ਵੀ ਐਤਵਾਰ ਨੂੰ ਉਹਨਾਂ ਨੂੰ ਵੀ ਦੱਸਤਾ ਮੈਂ ਕਿਹਾ ਜੀ ਚੱਲ ਕੋਈ ਨੀ ਵੀ ਮੈਂ ਐਤਵਾਰ ਨੂੰ ਤੁਹਾਡੇ ਨਾਲ ਚੱਲਾਂਗਾ ਨਾਲੇ ਓਦੋਂ ਨੂੰ ਤੁਹਾਡਾ gate ਬਣ ਜਾਊਗਾ ਇਹ, ਕਹਿੰਦੇ ਚੱਲ ਠੀਕ ਆ ਵੀ ਜੇ ਤੇ ਐਤਵਾਰ ਨੂੰ ਸਾਨੂੰ ਦੱਸਦੀ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

ਕੋਠੀ 'ਚ ਲਜਾ ਕੇ ਤੇ ਸਾਨੂੰ ਕਹਿੰਦੇ ਵੀ ਦੱਸੋ ਕਿੰਨਾ ਠੇਕਾ ਲਵੋਂਗੇ ਤੇ ਮੇਰਾ ਉਸਤਾਦ ਕਹਿੰਦਾ ਵੀ ਇਹਨਾਂ ਨੂੰ ਕਹਿ ਦੇ ਵੀ ਤੇ ਤੁਹਾਨੂੰ ਅਸੀਂ ਚਾਰਾਂ ਪੰਜਾਂ ਦਿਨਾਂ ਨੂੰ ਅਗਲੇ ਹਫਤੇ ਦੱਸ ਦਿਆਂਗੇ ਵੀ ਕਿੰਨਾ ਠੇਕਾ ਲੈਣਾ। ਬਸ ਠੀਕ ਆ ਜੀ, ਸਤਿ ਸ੍ਰੀ ਅਕਾਲ। Hello ਜੀ ਸਤਿ ਸ੍ਰੀ ਅਕਾਲ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

ਬਸ ਸਭ ਠੀਕ ਆ ਤੁਸੀਂ ਦੱਸੋ, ਤੁਸੀਂ ਕਿੱਥੋਂ ਬੋਲਣ ਡਿਆ। ਆਪਣਾ ਵੀ ਸਭ ਠੀਕ ਹੈ ਬਸ ਮੈਂ ਤੇ ਬੋਂਬੇ ਰਹਿੰਦਾ ਹਾਂ, ਤੁਸੀਂ ਕਿੱਥੇ ਰਹਿੰਦੇ? ਅਸੀਂ ਤਾਂ ਦੁਰਗਾਪੁਰ ਰਹਿੰਦੇ ਹਾਂ।

ਹੋਰ ਬਾਕੀ ਸਭ ਘਰੇ ਸਭ ਵਧੀਆ ਹਾਂਜੀ ਸਭ ਵਧੀਆ।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

Okay ਅੱਛਾ ਜੀ।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

ਅੱਛਾ ਦੀ job ਕਰਦੀ ਹੈ ਹਾਂਜੀ ਹਾਂਜੀ ਹਾਂਜੀ job ਵੀ ਕਰਦੀ ਉੱਥੇ ਵਿਆਹ ਹੋਇਆ ਘਰੋਂ ਕਰਦੀ ਹੈ ਉਹ ਕੰਮ।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

ਹਾਂਜੀ ਹਾਂਜੀ ਦੋਵੇਂ ਬੱਚਿਆਂ ਨੂੰ ਪੜ੍ਹਾਇਆ।

ਦੁਨੀਆਂ ਚੱਲਦੀ ਹੈ ਉਸ ਹਿਸਾਬ ਨਾਲ ਤਾਂ ਪੜ੍ਹਾਈ ਲਿਖਾਈ ਵੀ ਜ਼ਰੂਰੀ ਆ ਅੱਜ ਦੀ date ਚ ਮਨੇ

ਉਹੀ ਦੇਖਣਾ।

ਬਹੁਤ ਜ਼ਰੂਰੀ ਹੋਰ ਕਿੱਥੇ ਪਾਏ ਹੋਏ ਆ, ਕਿੱਥੋਂ ਦੀ ਮੁੰਡੇ ਪੜ੍ਹੇ ਤੁਹਾਡੇ ਮੁੰਡੇ ਬੋਂਬੇ ਤੋਂ ਹੀ ਪੜ੍ਹੇ ਹੈ ਜਾਂ ਫਿਰ ਪੜ੍ਹਾਈ ਤੁਹਾਡੀ ਉੱਥੇ ਹੀ ਕੀਤੀ ਅਹ ਦੁਰਗਾਪੁਰ ਤੋਂ ਪੜ੍ਹ ਕੇ ਅੱਛਾ ਦੁਰਗਾਪੁਰ ਚੋਂ ਪੜ੍ਹਕੇ ਬੋਂਬੇ job ਕਰਦੇ ਆ ਹੋਰ ਕੀ ਪੜ੍ਹਾਈ ਕੀਤੀ ਤੁਹਾਡੇ ਮੁੰਡੇ ਨੇ?

ਅੱਛਾ ਤੇ ਫਿਰ ਬੋਂਬੇ job ਕਰਦੇ ਹੈ, ਫਿਰ continue ਕਰ ਪੜ੍ਹਾਈ ਲਿਖਾਈ। ਹਾਂਜੀ, ਨਹੀਂ ਪੜ੍ਹਾਈ ਤਾਂ ਹੁਣ ਛੱਡ ਦਿੱਤੀ, ਉਹ job ਕਰਨ ਡਿਆ ਵਾ।

ਬਹੁਤ ਜ਼ਰੂਰੀ ਆ ਪਰ ਸਾਡੀ financial ਠੀਕ ਨਹੀਂ ਸੀ ਬੋਲ ਕੇ ਅਸੀਂ ਥੋੜ੍ਹਾ ਘੱਟ ਮਨੇ graduation ਤੱਕ ਹੀ ਕਰਾਇਆ ਸੀ, ਉਹਦੇ ਬਾਅਦ ਉਹਦੀ job ਲੱਗ ਗਈ ਫਿਰ ਉਹਨੇ ਪੜ੍ਹਾਈ ਛੱਡ ਦਿੱਤੀ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

ਅਗਰ ਉਹ ਵੀ ਤੁਸੀਂ ਦੇਖੋ

ਹਾਂਜੀ ਉਹਦੀ ਤਾਂ ਹੋਰ value ਹੈੈ ਨਾ english medium ਦੀ

ਹਾਂਜੀ ਉਹੀ ਗੱਲ ਹੈ ਹੋਰ ਹੁਣ ਸਾਡੇ ਬੱਚੇ ਹੋਰ ਵੀ ਹੈਗੇ ਹੈ ਸਾਡੇ ਨਾਲ ਜਿਹੜੇ ਰਹਿੰਦੇ ਆ ਦਰਾਣੀਆਂ ਜੇਠਾਣੀਆਂ ਉਹਨਾਂ ਦੇ ਬੱਚੇ ਹਾਲੇ ਪੜ੍ਹਣ ਡਿਆ ਕੋਈ engineer ਆ ਕੋਈ ਕੁਛ ਮਨੇ ਸਭ ਲੈ ਲੈ ਕੇ ਪੜ੍ਹਣ ਡਿਆ।

ਪੜ੍ਹਾਈ ਦੀ ਹੁਣ data science ਦੀ ਜੋ value ਹੈ ਅੱਜ ਦੀ date 'ਚ ਇੰਡੀਆ 'ਚ

Duty join ਕਰ ਲੈਣੀ ਹੈ ਤੇ college campus ਵਿੱਚ ਉਹਨੂੰ ਚੰਗੀ ਜਗ੍ਹਾ ਮਿਲ ਜਾਣੀ ਹੈ, 'ਚ

ਹਾਂ ਇਹ ਗੱਲ ਹੈ ਬੰਗਾਲ ਤੋਂ ਬਾਹਰ, ਤਾਂਹੀਓ ਤਾਂ ਮੇਰਾ ਬੇਟਾ ਵੀ ਬੰਗਾਲ ਤੋਂ ਬਾਹਰ ਹੀ ਗਿਆ ਹੈ ਹਮ ਹੋਰ ਬਾਕੀ ਸਾਰੇ ਬੱਚੇ ਉੱਥੇ ਹੀ ਰਹਿੰਦੇ ਤੁਹਾਡੇ ਦਰਾਣੀ ਜੇਠਾਣੀ ਕਿਸੇ ਹੋਰ ਦੇ? ਹਾਂਜੀ ਸਭ ਹਾਲੇ ਇੱਥੇ ਹੈ ਦੋ ਅਹ ਇੱਕ ਬੱਚਾ ਬਾਹਰ ਗਿਆ ਬੰਗਲੋਰ

ਹਾਂਜੀ ਵਾਹ ਠੀਕ ਹੀ ਕੀਤਾ ਹੈ, ਬੰਗਾਲ ਤੋਂ ਬਾਹਰ ਚਲੇ ਗਏ data science ਦੀ ਤਾਂ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

ਹਾਂਜੀ data science ਦੀ ਇਹ ਜਿਹੜੀ ਜ਼ਰੂਰਤ ਹੈ ਨਾ data science ਦੀ ਅੱਜ ਦੀ date 'ਚ ਉਹਦੀ starting salary ਕੁਛ ਦਸ ਬਾਰਾਂ ਲੱਖ ਦੇ ਤਾਂ started ਹੁੰਦੀ ਹੈ ਤੇ ਮੇਰੀ ਛੋਟੀ ਭੈਣ ਨੂੰ ਮੈਂ ਉਹੀ ਦੇਖਣ ਡਿਆ ਕਿ ਉਹਨੂੰ ਕੁਛ ਵੀ ਕਰੇ ਉਹ ਨਾ ਕਰੇ ਉਹਨੂੰ ਮੈਂ data science ਕਰਾਵਾਂ, ਹੋਰ ਚੰਗੀ company 'ਚ job ਕਰਵਾਦਾਂ ਤੇ ਵੀ Government job ਦਾ ਜ਼ਿਆਦਾਤਰ ਹੈ ਅੱਜ ਦੀ date 'ਚ ਕੋਈ ਭਰੋਸਾ ਨਹੀਂ ਹੈ ਦੇਖਿਆ ਹੀ ਹੈ ਤੁਸੀਂ ਹੁਣੇ ਵੀ ਇੱਧਰ ਉੱਧਰ ਖ਼ਬਰਾਂ ਚੱਲਦੀਆਂ ਕਿ ਇਹਨਾਂ ਨੇ ਪੈਸੇ ਦੇ ਕੇ

ਸੀਟਾਂ ਲਈਆਂ ਤੇ ਉਹਨੂੰ ਫਿਰ ਬਿਠਾ ਦਿੱਤਾ ਹੈ

ਚੰਗਾ ਗੱਲ ਹੈ private companies ਕੋਈ ਖ਼ਰਾਬ ਨਹੀਂ ਹੈ ਠੀਕ ਹੀ ਹੈੈ ਚੰਗੀ ਮਨੇ position 'ਚ ਆ। ਹਾਂਜੀ ਹਾਂਜੀ ਉਹੀ ਗੱਲ ਹੈ ਮੈਂ ਉਹੀ ਦੇਖ ਰਿਹਾ ਸੀ

ਅੱਗੇ ਲੋਕੀ ਸੋਚਦੇ ਸੀ ਕਿ ਉਹ ਬਾਹਰੋਂ ਪੜ੍ਹਕੇ ਆ ਗਿਆ ਹੈ, ਤੇ ਬਹੁਤ ਚੰਗਾ ਮਨੇ ਬਹੁਤ qualified ਆ, ਲੇਕਿੰਨ ਅੱਜ ਕੱਲ੍ਹ ਬਾਹਰਲੀ ਪੜ੍ਹਾਈਆਂ ਵੀ ਇੰਡੀਆ ਦੀ ਪੜ੍ਹਾਈਆਂ ਦੇ ਪਿੱਛੇ ਰਹਿ ਜਾਂਦੀ ਹੈ ਪੜ੍ਹਾਈ ਬੱਚੇ ਪੜ੍ਹਣ ਲਾਇਕ ਹੋਣ ਤੇ ਫਿਰ ਬੱਚੇ ਠੀਕ ਹੀ ਆਪਣਾ life ਸਵਾਰ ਲੈਂਦੇ ਆ। ਹਾਂਜੀ ਉਹ ਗੱਲ ਤਾਂ ਸਹੀ ਹੈ ਪੜ੍ਹੇ ਲੈਣ ਪੜ੍ਹਣ ਲਾਇਕ ਹੋਣੇ ਚਾਹੀਦੇ ਹੈ ਬੱਚੇ ਮਨੇ ਠੀਕ ਤਰ੍ਹਾਂ ਮਨੇ guardian ਮਿਲ ਜਾਏ ਨਾ ਫਿਰ ਉਹਦੇ ਬਾਅਦ ਬੱਚੇ ਠੀਕ ਜਾਂਦੇ ਹੈ

ਆਹ ਹੁਣ ਮੇਰਾ ਇੱਕ friend ਆ ਮੇਰਾ ਨਾਲ ਹੀ job ਕਰਦਾ ਹੈ

ਤੇ job ਕਰਦੇ ਕਰਦੇ ਉਹਨੇ ਅਹ engineering ਕੀਤੀ engineering ਕਰਕੇ ਹੋਰ ਵੀ ਅਹ computer science ਵੀ ਕੀਤੀ

ਕਰਕੇ ਫਿਰ ਉਹ ਬੰਗਲੋਰ ਚਲਾ ਗਿਆ, ਅੱਜ company 'ਚ ਕੰਮ ਕਰਦਾ ਹੈ ਚੰਗੀ company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

ਮੈਂ ਵੀ ਆਪਣੀ ਪੜ੍ਹਾਈ ਕਰਦੇ ਕਰਦੇ graduation ਕਰਦੇ ਕਰਦੇ ਆਪਣੀ MBA complete ਕੀਤੀ ਹੈ ਤੇ ਹੁਣ ਇਹ

ਸੋਚਣ ਡਿਆ ਕਿ ਦੇਖਦਾ ਹਾਂ ਇੱਕ ਅਹ part time courses ਹੁੰਦੇ ਹੈ ਹਾਂਜੀ

ਜਿਹੜੇ ਸਾਡੇ ਅਹ industry 'ਚ ਕੰਮ ਲੱਗਦੇ ਹੈ ਇਹ ਹੋਏ ਤਾਂ ਹੋਏ ਉਹ ਸਭ ਸਿੱਖਣ ਦਾ ਹੁਣ, ਉਹਦੀ classes join ਕਰਨ ਦਾ ਸੋਚਣ ਡਿਆ, ਕਿ ਇਹਨਾਂ ਦੇ certificate ਚਾਹੀਦੇ ਹੁੰਦੇ ਨਾ certified ਵਾਸਤੇ ਤਾਂ ਫਿਰ ਤੁਹਾਨੂੰ companies ਉਹ ਮਨ ਮਾਇਨੇ ਦਿੰਦੀ ਹੈ ਮਗਰ ਬਿਨਾਂ certificate ਤੋਂ ਹਾਂਂਜੀ ਬਿਨਾਂ certificate ਤਾਂ ਤੁਸੀਂ ਅਗਰ ਕੰਮ ਜਾਣਦੇ ਹੋਵੋਂਗੇ ਤਾਂ ਤੁਹਾਨੂੰ ਮਾਨਤਾ ਨਹੀਂ ਮਿਲੇਗੀ।

ਹੋ ਜਾਣੇ ਆ ਆਰਾਮ ਨਾਲ ਦੇਖਦੇ ਦੇਖਦੇ ਡੇਢ ਸਾਲ ਪਾਰ

ਬਹੁਤ ਵਧੀਆ ਹੈ

ਬੱਚੇ ਜੇ ਆਪਣਾ ਆਪ ਸੋਚ ਲੈਣ ਤੇ ਬਹੁਤ ਚੰਗੀ ਗੱਲ ਹੈ ਉਹੀ ਗੱਲ ਹੈ ਅਸੀਂ ਤਾਂ ਆਪਣਾ ਹੀ ਸੋਚ ਕੇ ਕਰਦੇ ਹਾਂ, ਮੈਂ ਵੀ graduation ਆਪਣੀ ਪੜ੍ਹਾਈ ਕਰਦੇ ਕਰਦੇ job ਕਰਦੇ ਕਰਦੇ ਹੀ ਕੀਤੀ ਸੀ job ਵੀ ਹੋ ਗਈ

ਬਸ ਹੋਰ ਕੀ, ਇਹ ਸੋਚਦੇ ਹਾਂ ਕਿ ਬੱਚੇ life ਜ਼ਿੰਦਗੀ 'ਚ ਬਣ ਜਾਏ ਤਾਂ ਬਹੁਤ ਚੰਗੀ ਗੱਲ ਹੈ, ਆਪਣਾ ਆਪ ਸ~ ਸਵਾਰ ਲੈਂਦੇ

ਅਸੀਂ ਲੋਕ ਤਾਂ ਇੰਨਾ ਪੜ੍ਹੇ ਨਹੀਂ ਆ ਜ਼ਿਆਦਾ

Class ten ਤੱਕ ਕਰਕੇ ਹੀ ਛੱਡ ਦਿੱਤਾ ਵਿਆਹ ਕਰ ਦਿੱਤਾ ਮਾਂ ਪਿਓ ਨੇ ਬਸ ਆਪਣੇ housewife 'ਚ time ਬੀਤ ਗਿਆ

ਬੱਚਿਆਂ ਨੂੰ ਪੜ੍ਹਾਇਆ ਤੁਸੀਂ ਤੇ ਬੱਚਿਆਂ ਤੋਂ ਬੱਚੇ ਪੜ੍ਹਕੇ ਜਿਹੜੇ ਸਿੱਖੇ ਤੇ ਫਿਰ ਉਹਨਾਂ ਨੇ ਸਿਖਾਇਆ ਵੀ ਨਾ, ਕਿ ਇਹਨੂੰ ਆਹ ਚੀਜ਼ ਕਹਿੰਦੇ ਇਹਨੂੰ ਆਹ ਚੀਜ਼ ਕਹਿੰਦੇ ਆ ਅੱਗੇ ਤੁਸੀਂ ਆਹੀ ਛੋਟੀ ਜਿਹੀ ਚੀਜ਼ ਦੇਖ ਲਓ ਅੱਗੇ ਲੋਕੀ ਉਹ ਬਟਨ ਵਾਲੇ phone ਚਲਾਉਂਦੇ ਸੀ, ਅੱਜ ਲੋਕੀ screen touch ਵਾਲੇ phone ਚਲਾਉਂਦੇ ਹੈ ਇਹ ਸਾਡੀ ਪੜ੍ਹਾਈ ਤੋਂ ਹੀ ਆਇਆ ਹੈ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 ਬੱਚੇ ਅੱਗੇ ਵਧੇ ਆ ਬੱਚਿਆਂ ਨੇ ਸਿੱਖਿਆ, ਬੱਚਿਆਂ ਨੇ ਅੱਗੇ ਸਿਖਾਇਆ

ਬੱਚਿਆਂ ਨੇ ਸੋਚਿਆ ਕਿ ਹਾਂ ਅਸੀਂ ਸਿੱਖਿਆ ਸਾਡੇ ਮਾਂ ਪਿਓ ਕਿਉਂ ਨੀ ਕਰ ਸਕਦੇ, ਮਾਂ ਪਿਓ ਕਿਉਂ ਨੀ ਕਰ ਸਕਦੇ ਬੱਚੇ ਵੀ ਮਾਂ ਪਿਓ ਨੂੰ ਸਿਖਾਉਂਦੇ ਆ ਫਿਰ ਤੇ ਤੁਸੀਂ ਵੀ smart phone use ਕਰਦੇ ਹੋਣੇ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 ਤੁਸੀਂ ਵੀ touch screen ਵਾਲਾ phone use ਕਰਦੇ ਹੋਣੇ ਹਾਂਜੀ ਹਾਂਜੀ

ਹਾਂਜੀ knowledge ਤਾਂ ਉਹ ਹੀ ਹੈ ਨਾ ਜਿੰਨੀ ਵੰਡੋਂਗੇ ਉਨੀ ਵੱਧੇਗੀ